Hello ਜੱਸ ਕਿਦਾਂ ਠੀਕ ਆਂ ਹਾਂ ਠੀਕ ਹੈ ਯਾਰ, ਕੱਲ੍ਹ ਸਕੂਲ ਜਾਣਾ ਯਾਰ ਮੇਰਾ ਮਨ ਹੈ ਨਹੀਂ ਕੱਲ test ਬਹੁਤ ਮਿਲੇ

ਆ ਮੈਂ ਹੈ ਨਹੀਂ ਜਾਣਾ ਕੱਲ੍ਹ, madam ਡੰਡੇ ਮਾਰੂ ਅਤੇ ਹਾਂ ਨੀ ਡੰਡੇ ਬੜੇ ਮਾਰਦੇ ਆ, ਅਤੇ ਕੀ ਕਰਨਾ ਸਕੂਲ ਜਾ ਕੇ,

ਨਾ ਮੈਨੂੰ ਨਹੀਂ ਆਉਂਦਾ ਭੈਣੇ ਡੰਡੇ ਬੜੇ ਮਾਰਦੇ ਆ ਸੁਖਵਿੰਦਰ ਬੜੇ ਮਾਰਦੀ ਆ, ਮੈਂ ਸਿਵਾਨਾ ਕੱਲ੍ਹ ਨੂੰ ਪੱਛਿਆ ਸੀ ਮੈਂ ਕਿਹਾ ਬਾਅਦ ਵਿੱਚ ਫੋਨ ਕਰ

ਅਹ ਡੰਡੇ ਮਾਰਦੀ ਆ ਨਾਲੇ ਬੇਇੱਜ਼ਤੀ ਬਹੁਤ ਕਰਦੀ

ਅਤੇ ਮੈਂ ਕਿਹਾ ਉਹਨੂੰ ਪੁੱਛਦੀ ਸਾਕਸ਼ੀ ਨੂੰ, ਕੱਲ ਸਕੂ਼ਲ ਜਾਣਾ ਹੈ

ਹਾਂ ਪਰਸੋਂ ਦੀ ਤਾਂ ਛੁੱਟੀ ਹੈ ਆਹੋ ਆਹੋ ਸਾਰੇ ਠੀਕ ਆ ਯਾਰ

ਹੂੰ ਅਤੇ ਹੋਰ ਕੋਈ ਗੱਲਬਾਤ ਸੁਣਾ ਫੇਰ ਗੱਲਬਾਤ ਕੋਈ ਨਹੀਂ ਯਾਰ, ਤੂੰ ਸੁਣਾ ਕੋਈ ਹਾਂ ਮੇਰਾ ਬਸ ਵਧੀਆ ਯਾਰ ਉਹ ਯਾਰ ਜੱਸੀ ਵਿੱਚ ਕਿੰਨਾ attitude ਹੈ ਨਾ ਹਾਂ ਜੱਸੀ ਮੈਂ ਦੇਖੀ ਪਰਸੋਂ ਭਰਾਵਾ, ਬੜਾ ਆਕ ਆਕੜ ਦੇ ਵੇਲੇ ਹਾਂ ਬੇਸ਼ਕਲੀ ਜਿਹੀ, ਨਾਂ ਨਾ ਮੂੰਹ ਆਪਣੀ ਸੁੰਦਰਤਾ ਤੇ ਗਰੂਰ ਬੜਾ ਕਰਦੀ

ਤੂੰ ਵੀ ਤਾਂ ਕਹਿੰਦੀ ਅਪਣੀ ਭੈਣ ਨੂੰ ਐਨਾ ਕੁੱਛ ਮੈਂ ਨਹੀਂ ਆਪਣੀ ਭੈਣ ਨੂੰ ਕੁੱਛ ਵੀ

ਮੇਰੀ ਭੈਣ ਪਤਾ ਕਿੰਨੀ ਚੰਗੀ ਹੈ

ਹਾਂ ਹਾਂ ਚੱਲ, ਤੂੰ ਹੋਰ ਕੋਈ ਗੱਲਬਾਤ ਸੁਣਾ ਗੱਲਬਾਤ ਯਾਰ ਕੋਈ ਵੀ ਹੈ ਨਹੀਂ, ਮੇਰੇ ਕੋਲ, ਤੂੰ ਸੁਣਾ ਦੇ ਕੋਈ ਹੁਣ, ਹੋਰ uncle aunty ਕਿਦਾਂ ਠੀਕ ਨੇ

ਤੂੰ ਕੀ ਕਹਿੰਦੇ ਆ ਯਾਰ ਮੈਂ ਕੀ ਕਹਿਣ ਲੱਗੀ ਸੀ ਯਾਰ ਤੂੰ ਉਹਦੇ practical ਬਣਾਏ ਆ, ਅਰੇ madam ਨੇ

ਹਾਂ

ਯਾਰ ਇੱਕ ਕੰਮ ਕਰ ਮੇਰਾ ਸੱਚ ਯਾਰ ਮੈਨੂੰ ਦੋ ਹਜ਼ਾਰ ਰੁਪਈਆ ਚਾਹੀਦਾ

ਲੈ ਲੈ ਲਈਂ ਮੈਂਨੂੰ ਕੱਲ੍ਹ ਚਾਹੀਦਾ ਦੇ ਦੇ ਗੀ ਨਾ

ਤੂੰ ਕੰਮ ਕਰਦੀ ਹੈ ਕੋਈ salary ਤੇਰੀ ਆਉਣੀ ਹੈ ਆਹੋ ਮੈਂ online payment ਮੰਗ ਮੈਨੂੰ ਮਿਲਦੀ ਹੈ ਅੱਛਾ ਅੱਛਾ ਤੇਰੇ ਪਾਪਾ ਨਹੀਂ ਭੇਜਦੇ ਪੈਸੇ ਤੈਨੂੰ ਭੇਜਦੇ ਆ ਮੈਨੂੰ but ਆਪਣੇ ਪੈਸਿਆਂ, ਆਪਣੇ ਪੈਸੇ ਆਪਣੇ ਹੁੰਦੇ ਆ, but ਮੈ ਆਪਣੇ ਖਰਚਣਾ ਚਾਹੁੰਦੀ, ਮੈਂ ਕਿਸੇ ਦੇ ਪੈਸੇ ਤੇ ਨਹੀਂ ਜੀਣਾ ਚਾਹੁੰਦੀ। ਅੱਛਾ ਅੱਛਾ ਆਪਣਾ ਪੈਸਾ ਹੁੰਦਾ ਜੋ ਦਵਾਈ ਨਹੀਂ ਲਈ ਖਾਂਸੀ ਲੱਗੀ ਤੈਨੂੰ

ਹੂੰ ਤੂੰ ਵਧੀਆ ਕਿਸੇ ਡਾਕਟਰ ਤੋਂ ਲੈਣੀ ਸੀ ਨਾ

ਹਾਂ, ਹਾਂ ਹਾਂ ਅਤੇ ਕੀ ਕਹਿੰਦੇ ਯਾਰ ਉਹਨੂੰ ਅਰ ਰੁਚੀਕਾ ਦੇ ਕਹਿੰਦੇ madam ਨੇ ਡੰਡਾ ਮਾਰਿਆ ਹੱਥ ਤੇ ਉਹਦੇ ਸੱਟ ਲੱਗ।

ਅਤੇ ਇਹਨੇ ਆਪਣੇ ਘਰਦਿਆਂ ਨੂੰ ਨਹੀਂ ਦੱਸਿਆ, ਨਾ ਇਹ ਸ਼ੈਤਾਨੀਆ ਕਰਨ ਦੀ ਸੀਗੀ madam ਦੀਆਂ ਹੋਈ ਸ਼ਾਂਗਾਂ ਲਾਉਂਦੀ, madam ਨੇ ਦੇਖ ਲਿਆ, ਡੰਡਾ ਮਾਰਿਆ ਉਹਨੂੰ

madam ਵੀ ਵੈਸੇ ਤਾਂ ਡੰਗਰ ਜਿਹੀ ਬਹੁਤ ਤੰਗ ਹੀ ਕਰਦੀ ਸੀ ਚੱਲ ਕੋਈ ਨਹੀਂ ਆਪੇ ਠੀਕ ਹੋ ਜਾਣਾ ਹੱਥ, ਮੈਂ ਕਰਾਂਗੀ ਫੋਨ ਹਾਂ ਯਾਰ ਕਿਦਾਂ ਸੁਣਾ ਹਰਪ੍ਰੀਤ ਠੀਕ ਹੈ, ਪ੍ਰਿਯਾ ਦਾ ਹਰਪ੍ਰੀਤ ਠੀਕ ਹੈ ਸਾ ਸਾਰਾ test ਕਰ ਲੈਂਦੀ।

ਸੀਆ ਦਾ

ਸੀਆ ਨੂੰ ਨਵਾਂ ਫੋਨ ਮਿਲ ਗਿਆ ਉਹਦਾ personal

ਉਹ ਤਾਂ ਉਹਦੀ ਫਿਤਰਤ ਹੈ

ਹਾਂ ਸਦਾ ਫੁਕਰੀ ਹੋਈ ਪੈਦਾ ਹਾਂ ਪਤਾ ਮੈਨੂੰ

ਹਾਂ ਠੀਕ ਠਾਕ ਤੂੰ ਘਰਦੇ ਆਪਣਾ ਸੁਣਾ ਤੇਰਾ ਠੀਕ ਆ,

ਰੋਟੀ ਪਾਣੀ ਖਾ ਲਿਆ

ਹਾਂ ਹਾਂ ਕਿਹਨੇ ਬਣਾਏ

aunty ਨੇ ਬਣਾਈ ਹੋਈ ਹਾਂ ਮੰਮੀ ਮੇਰੀ ਠੀਕ ਨਹੀਂ ਹੈ, ਮੈਂ ਫਿਰ ਕਰਦੀ ਸਾਰਾ ਕੰਮ ਤੇਰੀ ਮੰਮੀ ਨੂੰ ਕੀ ਹੋਇਆ

ਅੱਛਾ ਦਵਾਈ ਲਈ ਤੇਰੀ ਮੰਮੀ ਨੇ ਲਈ ਸੀਗੀ ਫਰਕ ਹੈ ਅੱਗੇ ਨਾਲੋਂ ਤੇ ਤੇਰੇ ਮੰਮਾ ਯਾਰ ਕਮਜ਼ੋਰ ਹੀ ਬੜੇ ਹੋ ਗਏ ਮੈਂ ਦੇਖਿਆ

ਕੰੰਮ ਤੇ ਜਾਂਦੇ ਨਾ ਫੇਰ, ਉਹ ਕਮਜ਼ੋਰ ਹੋ ਗਏ ਆ, ਗਰਮੀ ਬਹੁਤ ਪੈਂਦੀ ਹੈ ਨਾ ਹੁਣ, ਹਾਂ ਹਾਂ ਦਵਾਈ ਦਵੂਈ ਲਿਆ ਕੇ ਦਿਆ ਕਰ

ਹੂੰ ਆਪਣੀ ਕਮਾਈ ਦੀ

ਆਪਣੀ ਕਮਾਈ ਦੀ ਦਵਾਈ ਲਿਆ ਕੇ ਦਿੰਦੇ ਹੋ ਨਾ ਨਾ ਮੰੰਮੀ ਆਪਣੀ ਕਮਾਈ ਦੀ ਲੈਂਦੇ ਆ ਅਹ ਨਹੀਂ ਫੇਰ ਮੇਰੀ ਗੱਲ ਸੁਣ, ਅੱਜ ਤੂੰ ਮੈਨੂੰ respect ਹੀ ਬੜੀ ਦੇਣ ਦੀ ਹਾਂਜੀ ਹਾਂਜੀ ਕਰਨ ੜੀ ਕੀ ਗੱਲ ਵੈਸੇ ਸਿੱਧੇ ਹੀ ਕਿਸੇ ਨੂੰ respect ਦੇਣੀ ਵੀ ਬਣਦੀ ਹੈ, respect ਦਿਉਗੇ ਤਾਂ respect ਲਉਗੇ।

ਬਿਨਾ ਗੱਲੋਂ ਕਿਸੇ ਨੂੰ ਤੀਲੀ ਨਹੀਉਂ ਲਾਈ ਦੀ ਹਾਂਜੀ ਹਾਂਜੀ ਓ ਯਾਰ ਨਵੀਂ ਫਿਲਮ ਦੇਖੀ ਤੂੰ

ਮੇ ਸਾਰੇ ਹਾਂ ਹਾਂ ਦੇਖੀ ਹੈ ਮੈਂ, ਬੜੀ funny ਹੈ। ਹਾਂ ਬੜੀ funny ਸੀਗੀ ਉਹ ਵਾਲੀ south ਦੀ ਫਿਲਮ ਦੇਖੀ ਤੂੰ ਕਿਹੜੀ ਹੀ ਮੇਰੀ ਹੈ

ਬੜੀ ਵਧੀਆ ਬਾਬੇ ਨੂੰ ਕਿੰਨਾ ਕੁੱਟਦਾ ਉਹ ਆਹੋ, ਕੀ ਕਹਿੰਦੇ, ਲੱਤ ਹੀ ਲਾਹ ਦਿੰਦਾ, ਅੱਜ ਫਿਲਮ ਆਉਣੀ ਹੈ ਭਾਈ ਅਹ ਨੌ ਵਜੇ ਆਉਣੀ ਹੈ

ਹਾਂ ਭੂਤ ਵਾਲੀ ਦੇਖ ਕੇ ਜਦ ਭੂਤ ਬਣਦੀ ਹਾਏ ਕਿੰਨਾ ਮਜ਼ਾ ਆਉਂਦਾ ਦੇਖਣ ਦਾ ਏਦਾਂ

ਮੈਂ ਤਾਂ ਰਾਤ ਨੂੰ ਮਤਲਬ ਕਿ ਹਜੇ ਕਿਹੜਾ ਐਨਾ time ਹੋਇਆ ਹੈਗਾ ਉਹਦਾ, ਰਾਤ ਨੂੰ ਲਾਉਂਦੇ ਹਾਂ ਪੈਂਦੇ ਹੋਏ ਬੈਠੀ ਮੈਂ ਵਿਹਲੀ ਮੈਂ

ਅਤੇ ਪੜ੍ਹਨ ਨਹੀਂ ਹੁਣ ਨਹੀਂ

ਹੋਰ

ਮੈਂ ਵੀ ਹੁਣੇ ਕਰਕੇ ਹਟੀਂ ਹਾਂ

ਹਾਂ math ਦਾ ਰਹਿੰਦਾ ਕੰਮ ਮੇਰਾ

ਮੇਰੀ ਮੰਮਾ ਠੀਕ ਨਹੀਂ ਹੈ, ਲੰਮੇ ਪਏ ਹੈ, ਦਾਦੂ ਹੱਥ

ਤੂੰ ਆਪਣੇ ਭਰਾ ਨੂੰ ਭੇਜ ਦੇ ਲੈਣ ਚੱਲ ਮੈਂ ਭਰਾ ਨੂੰ ਂਭੇਜ ਦਿੰਦੀ ਹਾਂ

ਹਾਂ ਉਹ ਚੱਲ ਗਿਆ ਹੈ

ਤੂੰ ਵੀ ਨਾਲ ਹੀ ਆ ਜਾ ਨਹੀਂ ਮੈਂ ਨਹੀਂ ਨਾਲ ਆਉਣਾ

ਮੇਰੀ ਲੱਤ ਲੱਤ ਦੁਖਣ ਦੇਈ ਹੈ, ਉਹਦੇ ਘਰੇ ਕੁੱਤਾ ਵੀ ਨਾ, ਕੁੱਤਾ ਹੈ ਨਹੀਂ ਮੈਂ ਕੁੱਤਾ, ਕੁੱਤਾ ਵੇਚ ਤਾਂ ਮੇਰੇ ਭਰਾ ਨੇ, ਵੇਚ ਤਾਂ ਉਹ ਬਿਮਾਰ ਬੜਾ ਰਹਿੰਦਾ ਸੀ ਅੱਛਾ ਅੱਛਾ, ਅਤੇ ਇੱਕ ਦਿਨ ਕਹਿੰਦੀ ਉਹਦੇ ਕੀੜੇ ਪੈ ਗਏ।

ਅੱਛਾ ਅੱਛਾ

ਉਹਦੇ ਦੰਦਾ ਦਾ lock ਬੜੀ ਜਲਦੀ ਲੱਗ ਜਾਂਦਾ ਹੈਗਾ। ਹਾਂ ਅੜੀਏ ਕੀ ਕਹਿੰਦੇ ਉਹਨੂੰ ਮਤਲਬ ਕਿ ਤੂੰ ਅਹ physical ਦਾ ਕੰਮ ਕਰ ਲਿਆ ਨਾ

ਅਤੇ ਰੀਤੂ ਨੇ ਰੀਤੂ ਨੇ ਕਰ ਲਿਆ

ਅਤੇ english ਦਿੱਤਾ ਕੋਈ ਕੁਟੱਪੇ ਨੇ ਅਮ ਦਿੱਤਾ ਉਹਨੇ lesson ਦਿੱਤੇ ਦੇ ਦੋ ਤਿਆਰ ਕਰਨੇ ਯਾਦ ਸੋਮਵਾਰ ਨੂੰ ਕਾਪੀ copy ਹੋਣੀ ਕੱਲ੍ਹ ਛੁੱਟੀ ਕਰਨੀ ਆਪਾਂ

ਤਾਂ ਤਾਂ ਫੇਰ ਮੈਂ ਵੀ ਨਹੀਂ ਜਾਣਾ ਠੀਕ ਆ ਆਹੋ ਠੀਕ ਆ ਯਾਰ, ਮੈਂ ਆਪ ਨਹੀਂ ਜਾਣਾ ਕੱਲ੍ਹ madam ਨੂੰ ਫੋਨ ਕਰ ਦਿਉ, ਸਾਡੇ ਕੋਲ ਹੀ ਆਇਆ ਕੁੱਝ ਜ਼ਿਆਦਾ